ਇਸ ਫੋਟੋ ਵਿੱਚ ਸਾਹਮਣੇ ਬਰਾਊਨ ਰੰਗ ਦੇ ਰਿਸੈਪਸ਼ਨ ਅਤੇ ਬੈਕ ਸਾਈਡ ਤੇ ਇੱਕ--

ਸਮਾਣ ਜੋ ਕਿ ਕੱਚ ਦਾ ਅਤੇ ਬੋਤਲਾਂ ਸੀ ਵੱਡੀਆਂ ਅਤੇ ਖਡਾਉਣੇ ਤੇ ਕੁਝ ਹੋਰ--

ਇਸ ਫੋਟੋ ਵਿੱਚ ਇੱਕ ਸ਼ੋਪ ਦਿਖਾਈ ਹੈ ਜਿਸ ਦਾ ਬਾਹਰ ਸ਼ੱਟਰ ਅਤੇ ਇੱਕ ਪਰਦਾ ਅਤੇ ਕੁਝ--

ਇਸ ਫੋਟੋ ਵਿੱਚ ਇੱਕ ਸ਼ੌਪ ਦਿਖਾਈ ਦੇ ਰਹੀ ਹੈ ਤੇ ਉੱਪਰ ਰੈਡ ਤੇ ਵਾਈਟ ਰੰਗ ਦਾ ਬੈਨਰ ਦਾ ਸਾਹਮਣੇ ਰੈਡ ਆ ਤੇ --

ਇਸ ਫੋਟੋ ਵਿੱਚ ਇੱਕ ਇਮਾਰਤ ਬਣ ਰਹੀ ਦਿਖਾਈ ਜਿਸ ਉਪਰ ਕੱਚ ਲੱਗਾ ਅਤੇ ਸਾਈਡ ਗ੍ਰੇ ਅਤੇ ਰੈਡ ਰੰਗ ਦੇ ਸਟੀਕਰ --

ਵਾਈਟ ਪਿੰਕ ਬਲੈਕ ਰੰਗ ਦੀ ਕੰਧ ਉੱਪਰ ਲਾਈਟਾਂ ਜਾਦਿਆਂ ਉੱਪਰ ਗ੍ਰੇ ਅਤੇ ਵਾਈਟ ਰੰਗ ਦੀ ਛੱਤ ਤੇ ਡਿਜ਼ਾਇਨਿੰਗ --

ਇਸ ਫੋਟੋ ਵਿੱਚ ਇੱਕ ਉੱਪਰ ਗੋਲ ਸਰਕਲ ਜਿਸ ਵਿੱਚ ਲਾਈਟ ਜਗਦੀ ਹੋਈ ਅਤੇ ਲੋਹੇ ਦਾ ਫਰੇਮ ਐ ਅਤੇ ਸਾਹਮਣੇ ਇਹਦੇ ਪੀਲੇ ਰੰਗ ਦੇ ਸੋਫੇ ਅਤੇ--

ਇੱਸ ਫ਼ੋਟੋ ਵਿੱਚ ਇੱਕ ਸਲੈਬ ਉਪਰ ਕੁਛ ਮਸ਼ੀਨਾਂ ਸਿਲਾਈ ਮਸ਼ੀਨਾਂ ਪਈਆਂ ਜੋਕੀ ਕਾਲੇ ਰੰਗ ਦਿਆਂ ਵ੍ਹਾਈਟ ਰੰਗ ਦਿਆਂ ਪਿੰਕ ਅਤੇ--

ਇਸ ਫੋਟੋ ਵਿੱਚ ਇੱਕ ਰੇਲਵੇ ਕਰੋਸਿੰਗ ਦੀਆਂ ਪੌੜੀਆਂ ਜੋ ਕਿ ਵਾਈਟ ਐ ਤੇ ਪੀਲੇ ਰੰਗ ਦੀਆਂ ਹਨ। ਉੱਪਰ ਲੋਹੇ ਦੀ ਜਾਲੀ ਲੋਹੇ ਦੇ ਸ਼ੈੱਡ --

ਇੱਥੇ ਲਾਲ ਰੰਗ ਦਾ ਥੜਾ ਅਤੇ ਰੇਲਵੇ ਦੀ ਪੱਟੜੀ ਇੱਥੇ ਬਾਇਕ ਦੇ ਸੀਸੇ ਪਏ ਵਡੇ ਵਡੇ ਟਾਵਰ ਬਿਜਲੀ ਦੀਆਂ ਤਾਰਾਂ ਹਰੇ ਭਰੇ ਦਰਖੱਤ ਨੀਲਾ ਅਸਮਾਨ--

ਬਹੁਤ ਤੇ ਲੰਮੀਆਂ ਤੇ ਮੋਟੀਆਂ ਲੈਣਾ ਲੱਗੀਆਂ ਨਾਲ ਹੀ ਇਸ ਦੇ ਵਾਈਟ ਰੰਗ ਇੱਕ ਸ਼ਿਪ ਦਾ ਸ਼ੇਡ

ਥੜਾ ਅਤੇ ਰੇਡ ਰੰਗ ਦਾ ਫਲੋਰ ਤੇ ਲੋਹੇ ਦਾ ਸਟੈਂਡ ਓਪਰ ਲਾਈਟਾਂ ਤੇ ਉੱਪਰ ਵਾਈਟ ਰੰਗ ਦੀਆਂ ਜਲਦੀਆਂ ਹੋਈਆਂ ਲਾਈਟਾਂ ਅਤੇ ਨਾਲ ਹੀ ਅਸੀਂ ਕੁਝ ਵਿਅਕਤੀ ਖੜੇ ਹੋਏ ਨਜ਼ਰ ਆ